ਪੈਂਦਾ ਜੀ ਜਦੋਂ ਕਮ੍ਬਾਈਨ ਚਲ੍ਗੀ ਸਾਰੇ ਚ ਤਾਂ ਪਰਾਲੀ ਪਰਾਲੀ ਹੋ ਜਾਂਦੀ ਹੈ

ਪਹਿਲਾਂ ਪਤਾ ਚਲਦਾ ਤਾ ਖੇਤ ਵੀ ਸਾਫ਼ or ਇੰਨੇ ਵਧੀਆ ਉਹਦੇ ਨਾਲ ਰੱਖ ਲਏ ਜਾਂਦੇ ਤੇ ਮਿੰਟ ਚ round ਕਰਕੇ ਉਹ ਪੰਡਾਂ ਬਣਾ ਦਿੰਦੇ ਤੇ ਉਹ ਅਸਲ ਚ ਥੋਨੂੰ ਦੱਸਦਾਂ ਮੈਂ ਅੱਗੇ ਨਾ ਲੋਕਾਂ ਕੋਲ ਮੈਸਾਂ ਮੂਸਾ ਡੰਗਰ ਬਹੁਤ ਹੁੰਦੇ ਤੇ

ਅੱਗੇ ਜਦੋਂ ਹੱਥ ਨਾਲ ਵੱਢ ਦੇ ਸੀਗੇ ਜੀਰੀ ਕਣਕ ਕੇ ਜਿਹੜੀ ਲੋੜ ਸੀ ਕੱਢ ਕੇ ਜਿਹੜਾ ਬਾਕੀ ਹਿੱਸਾ ਸੀਗਾ ਡੰਗਰਾਂ ਨੂੰ ਪਾਉਂਦੇ ਸੀਗੇ

ਹੁਣ ਜਦੋਂ ਡੰਗਰ ਹੀ ਨੀ ਹੈ ਉਹ ਉਹ ਹਿੱਸਾ ਰੱਖ ਕੇ ਕੀ ਕਰਨਾ

ਠੀਕ ਆ ਨਾ ਉਹ ਪਰ ਲਜਾਉਂਦੀ ਨੀ ਹੈਗੀ ਉਹਦੇ ਕਰਕੇ ਉਹਨੂੰ ਰੱਖਣ ਦੀ ਜਗ੍ਹਾ ਨਹੀਂ ਹੈ

ਕਹਿੰਦੇ ਉਹਦੇ ਨਾਲ ਬਹੁਤ ਫਰਕ ਹੈ

ਵਾਹ ਦਿੰਨੇ ਆ ਪਰ ਵਿੱਚ mix ਨੀ ਹੁੰਦਾ ਉਹ

ਉਹਨੇ ਕੇ ਉਹਨੇ ਤਾਂ ਉੱਪਰ ਤਰੀ ਜਾਣਾ ਉੱਪਰ ਤਰੀ ਜਾਣਾ ਜਾਂ ਤਾਂ ਦੇਖੋ ਏਵੇਂ ਹੈ ਉਹਨੂੰ ਇੱਕ ਵਾਰ ਖੇਤ ਵਿੱਚ ਵਾਹ ਕੇ ਉਹਨੂੰ ਛੇ ਮਹੀਨੇ ਲਈ ਸਾਲ ਲਈ ਛੱਡ ਖਾਲੀ ਛੱਡ ਦੋ ਤਾਂ ਜੋ ਉਹ ਮਿੱਟੀ ਦੇ ਨੀਚੇ ਗਲ ਕੇ ਉਹ ਵਿੱਚ ਰਲ ਜਾਵੇ ਮਿੱਟੀ ਦੇ

ਇਹਦੇ ਕਰਕੇ ਉਹ ਕੀ ਆ ਵਿੱਚ ਨੂੰ ਉਹ ਲਾਉਂਦੇ ਨੀ ਹੈਗੇ ਅੱਗ ਲਾਕੇ ਹੀ ਕੰਮ ਨਬੇੜ ਦਿੰਨੇ ਆ

pollution ਵਧਦਾ ਪਰ ਕਹਿੰਦੇ ਇੱਕ ਨੁਕਸਾਨ ਹੋਰ ਆ

ਮਿੱਟੀ ਮਿੱਟੀ ਦੇ ਵਿੱਚ ਜਿਹੜੇ ਹੁੰਦੇ ਆ ਨਾ ਜਿਹੜੀ ਫਸਲ ਨੂੰ

ਮਿੱਟੀ ਹੋ ਜਾਂਦੀ ਹੈ ਗਰਮ ਮਿੱਟੀ ਗਰਮ ਹੋਕ ਕੀੜੇ ਮਰ ਜਾਂਦੇ ਹਨ ਅੱਗੇ ਤੁਸੀਂ

ਫਸਲ ਵੱਡ ਕੇ ਨਾ ਖੇਤ ਵਾਹ ਦਿੰਦੇ ਸੀਗੇ ਉਹਦੇ ਨਾਲ

ਜਾਨਵਰ ਜਿਹੜੇ ਪੰਛੀ ਵਗੈਰਾ ਉਹ ਕੀੜੇ ਖਾਂਦੇ ਸੀਗੇ

ਉਹ ਜੋ ਉਹਦੇ ਵਿੱਚ ਕੀੜੇ ਹਲ ਫੇਰਦੇ ਸੀਗੇ ਕੀੜੇ ਉੱਪਰ ਆ ਜਾਂਦੇ ਸੀਗੇ

ਮਿੱਟੀ ਜਿਹੜੀ ਮਿੱਟੀ ਕੱਟ ਦਿੰਦੇ ਸੀ ਉਹ ਫ਼ੇਰ ਉੱਪਰ ਫ਼ੇਰ ਪੰਛੀ ਕੀੜੇ ਲੱਭਦੇ ਫਿਰਿ ਜਾਂਦੇ ਸੀਗੇ ਇੰਨੇ ਪੰਛੀ

ਕੀ ਕਰਨਾ ਉਹਨਾ ਨੇ ਆਉਣਾ ਹੀ ਨੀ ਉਹਨਾ ਨੇ ਆਉਣਾ ਨੀ ਹੈਗਾ

ਮਤਲਬ ਜਿਹੜੀ ਫਸਲ ਆਪਣੀ ਇੱਕ ਕਣਕ ਅਰ ਜੀਰੀ ਤੇ ਜਿਆਦਾ ਜੋਰ ਹੈ ਆਪਣੇ ਪੰਜਾਬ ਚ

ਕਮਾਦ ਬਿਲਕੁਲ ਹੀ ਘਟ ਗਿਆ ਅੱਗੇ ਹੁਣ ਕਿੰਨਾ ਕਮਾਦ ਲਾਉਂਦੇ ਤੇ ਗੰਨਾ

ਵੈਸੇ ਇਹਦਾ ਵੀ ਕਾਰਨ ਹੈ ਜੀ ਜਿਹੜਾ ਆ ਨਾ ਆਪਣੇ ਦੋ ਫਸਲਾਂ ਦਾ ਕਿਉਂ ਜਿਆਦਾ ਕਿਉਂਕਿ ਜਿਹੜੀ government ਆ ਨਾ ਸਰਕਾਰ

ਬਦਲੋ ਫਸਲ ਬਦਲੋ ਹੋਰ ਲਗਾਓ ਕੁੱਝ ਉਹਨੇ ਉਹ ਤਾਂ ਚਲੋ ਦੇਖੋ ਫਸਲ ਤਾਂ ਲੱਗ ਜੁਗੀ ਠੀਕ ਹੈ ਹੁਣ ਇੱਕ ਬੰਦਾ ਮਤਲਬ ਦਸ ਕਿੱਲੇ ਚ ਉਹਨੇ ਉਹ

ਠੀਕ ਹੈ ਹੁਣ ਦਾਲਾਂ ਦਸ ਕਿੱਲੇ ਚ ਬੀਜ਼ ਕੇ ਉਹ ਵੇਚੁ ਕਿੱਥੇ ਦਸ ਕਿੱਲੇ ਉਹ ਦਾਲਾਂ

ਕਣਕ ਸਾਲ ਦੀ ਹੁੰਦੀ ਆ ਹੁਣ ਦਾਲ ਥੋੜੀ ਆਪਾਂ ਕੁਆਂਟਲ ਲਵਾਂਗੇ ਦਾਲ ਤਾਂ ਲੋਕ

ਹੁਣ ਇੰਨੀ ਫਸਲ ਜੱਟ ਨੇ ਕਹਿੰਦੇ ਵੀ ਦਾਲਾਂ ਬੀਜ ਲਈਆਂ ਜੱਟ ਨੇ

ਨੀ ਹੁਣ ਉਹ ਆਪਣੇ ਘਰ ਕਿੱਦਾਂ store ਬਨਾਉਗਾ

ਦੋ ਮਹੀਨੇ ਨਾ ਬਿਕੀ ਉਹਨੂੰ ਤਾਂ ਕੀੜੇ ਲੱਗ ਜਾਣੇ ਆ ਸੁੱਸਰੀ ਲੱਗ ਜਾਣੀ ਆ

ਠੀਕ ਆ ਨਾ ਤਾਂਹੀ ਆਪਣੇ ਇੱਧਰ ਨਾ ਇਹ ਚੀਜ਼ਾਂ ਉੱਪਰ ਜਿਆਦਾ ਜੋਰ ਦਿੰਦੇ ਆ

ਬੀਜੋ ਜੀ ਫਸਲ ਵੱਢੀ ਮੰਡੀ ਚ ਸਿੱਟੀ ਨਾਲ ਲੱਗਦੇ ਹੀ ਵਿਕ ਗਈ

ਕੀ ਚਾਹੀਦਾ ਸਬਸਿਡੀ ਮਾੜਾ ਮੋਟਾ ਦੇਣ ਹੁਣ ਗੰਨਾ ਹੈ ਆਪਾਂ ਕਹਿੰਦੇ ਆ ਗੰਨਾ ਘੱਟ ਗਿਆ

ਹੁਣ ਜਦੋਂ ਆਪਾਂ ਗੰਨਾ ਸੇਲਰ ਚ ਭੇਜਦੇ ਹਾਂ ਆਪਾਂ ਜਿੱਥੇ ਚਿੰਨੀ ਬਣਦੀ sugar ਮਿਲ ਚ ਜਾਂਦਾ ਗੰਨਾ

ਉਹ ਛੇ ਛੇ ਮਹੀਨੇ ਸਾਲ ਸਾਲ ਮਿਲਦੀ ਨੀ ਹੈਗੀ

ਕਿਉਂਕਿ ਸਰਕਾਰ ਦੇ under ਆ ਉਹ ਸਰਕਾਰ ਨੇ ਫ਼ੇਰ ਆਪਣੇ ਹਿਸਾਬ ਨਾਲ ਰੇਟ ਤੇ ਕਰਕੇ ਠੀਕ ਆ ਜੀ ਫ਼ੇਰ ਅੱਗੇ ਉਹਨੂੰ by cheque ਜਾਂ account ਚ ਆਉਣੇ ਆ ਪੈਸੇ

ਹੁਣ ਸਰਕਾਰ ਇੱਕ ਤਾਂ ਸਰਕਾਰ ਕਦੋਂ ਦੁਗੀ ਇਹਦਾ ਕੋਈ ਪਤਾ ਨੀ

ਕੁੱਝ ਗੱਲਾਂ ਇਹੋ ਜਿਹੀਆਂ ਨੇ ਨਾ ਜਿਹੜੀਆਂ ਜਿਹੜੇ ਜੱਟ ਜਿਮੀਦਾਰ ਦੇ ਉਹ ਕਹਿੰਦੇ ਸਾਨੂੰ ਮਨਜ਼ੂਰ ਨੀ ਹੈਗੀਆਂ ਹੁਣ ਤੁਸੀਂ ਦੇਖੋ ਪਿੱਛੇ ਧਰਨਾ ਲੱਗਿਆ ਸੀ ਦਿੱਲੀ

ਚਲੋ ਆਪਾਂ ਉੱਧਰਲੇ ਪਾਸੇ ਨਾ ਜਾਈਏ

ਹੁਣ ਦੇਖੋ ਆਪਣੇ ਆਪਾਂ ਗੱਲ ਕਰਦੇ ਸੀ ਖੇਤੀਬਾੜੀ ਦੀ

ਠੀਕ ਆ ਉਹ ਕਿਉਂ ਮਹਿੰਗਾ ਹੋ ਰਿਹਾ ਹੁਣ ਡੰਗਰ ਤਾਂ ਹੈ ਨੀ ਲੋਕਾਂ ਕੋਲ

ਦਸ ਦਸ ਮੈਸਾਂ ਸੀਗੀਆਂ ਹੁਣ ਮੇਸਾਂ ਹੀ ਦੋ ਰਿਹ ਗਈਆਂ ਉਹਨਾ ਕੋਲ

ਸਹੀ ਹੈ ਬਿਲਕੁਲ ਸਹੀ ਗੱਲ ਹੈ ਥੋਡੀ ਹਾਂ ਉਹ ਵੀ ਫ਼ੇਰ ਆਪ ਏ use ਕਰਦਾ ਦੁੱਧ ਉਹ

ਕਈ ਜੱਟ ਜਿਮੀਦਾਰ ਆਪ ਹੀ ਦੁੱਧ ਮੁੱਲ ਖਰੀਦਦੇ ਨੇ ਦੇਖਲੋ ਹਾਂ ਖਰੀਦ ਦੇ ਨੇ ਦੱਸਾਂ ਉਹ ਕਿਉਂ ਜੀ ਹੁਣ

ਕਰਕੇ ਅਗਲਾ ਨਹੀਂ ਉਹ ਕਰ ਸਕਦਾ

ਹੁਣ ਤੁਸੀਂ ਅੱਜ ਜਾਓ ਡਾਇਰੀ ਆਲੇ ਕੋਲ ਡਾਇਰੀ ਆਲੇ ਨੂੰ ਕਹੋ ਮੈਨੂੰ ਦੋ ਕੁਆਂਟਲ ਦੁੱਧ ਚਾਹੀਦਾ ਜਾਂ ਪੰਜਾਹ ਕਿੱਲੋ ਦੁੱਧ ਚਾਹੀਦਾ

ਘੰਟੇ ਚ ਇੰਨਾ ਦੁੱਧ ਪੈਦਾ ਕਰਕੇ ਲਿਆ ਦੇਣਾ ਜਿੱਥੋਂ ਮਰਜ਼ੀ ਲਿਆਵੇ

ਠੀਕ ਆ ਹੁਣ ਜੇ ਆਪਾਂ ਦੇਖੋ ਆਪਣਾ ਵੀ ਦਿਮਾਗ ਹੈ ਆਪਾਂ ਧਿਆਨ ਨਾਲ ਸੋਚਿਏ ਵੀ ਡੇਰਿਆਂ ਪੰਜਾਹ ਨੇ ਵੀ ਦੁੱਧ ਲੈਂਦੇ ਕਿੱਥੋਂ ਆ ਡੰਗਰ ਤਾਂ ਹੈ ਨੀ ਲੋਕਾਂ ਕੋਲ

ਬਿਲਕੁਲ ਜੀ ਉਹ ਤਾਂ ਹੈ ਹੀ ਹੈ ਫ਼ੇਰ ਉਹੀ ਦੇਕੇ ਦੇਣਾ ਨਾ ਹੁਣ ਤੁਸੀਂ ਕਿਸੇ ਉਹਦੇ ਚਲੇ ਜਾਓ ਦੁਕਾਨ ਤੇ ਡੇਰੀ ਆਲੇ ਦੇ ਜਾਓਂਗੇ ਮੈਨੂੰ ਦੁੱਧ ਚਾਹੀਦਾ ਪਨੀਰ ਚਾਹੀਦਾ ਮੱਖਣ ਚਾਹੀਦਾ cream ਚਾਹੀਦੀ

ਹਾਂ ਹਾਂ ਜਿੰਨਾ ਮਰਜ਼ੀ ਜੋ ਕੇ ਜਵਾਬ ਨੀ ਦਿੰਦਾ ਜਿਵੇਂ ਇੱਕ ਡਾਕਟਰ ਤਾਂ ਦਵਾਈ ਲੈਣ ਚਲੇ ਜਾਂਦੇ ਆ

ਉਹਨੇ ਸਭ ਕੁੱਝ ਜੋ ਕਹੋਂਗੇ ਪੈਦਾ ਕਰ ਦੇਣਾ ਉਹਨੇ ਆਹ ਤਾਂ ਹੈ

ਡਾਇਰੀ farming ਤਾਂ ਹੁਣ ਇੱਦਾਂ ਹੈ ਵੀ ਦੇਖੋ ਹੁਣ ਸਰਕਾਰ ਤਾਂ ਕਹਿੰਦੀ ਹੈ ਵੀ ਡਾਇਰੀ ਲਗਾਓ ਡਾਇਰੀ ਫਾਰਮ ਚ ਥੋਨੂੰ ਸਬਸਿਡੀ ਮਿਲੂਗੀ

ਪਰ ਹੁਣ ਕੀ ਕਰਦੇ ਆ ਲੋਕ ਵੀ ਸਿਆਣੇ ਆ ਉਹ loan ਲੈ ਲੈਂਦੇ ਆ ਉਹਨੂੰ ਕਿਸੇ ਹੋਰ ਕੰਮ ਤੇ use ਕਰ ਲੈਂਦੇ ਆ

ਉਹ ਨਹੀ ਕਰਦੇ ਪਰ ਦੇਖੋ ਜਿਵੇਂ ਆਪਣੇ ਕਿਸਾਨ ਨੇ ਜਾਂ ਹੋਰ ਨੇ ਖੇਤੀਬਾੜੀ ਦਾ ਬਹੁਤ ਵਧੀਆ ਕਰ ਸਕਦੇ ਨੇ ਆਪ ਵੀ ਠੀਕ ਆ ਜਿਵੇਂ ਪੰਜਾਬ university ਲੁਧਿਆਣੇ ਆ ਗਿਆ ਤਾਂ ਮੈਂ ਕਦੇ ਹੈ ਨੀ ਲੇਕਿਨ ਉੱਥੇ ਜਿਵੇਂ ਕਿਸਾਨ ਮੇਲੇ ਲੱਗਦੇ ਆ ਉੱਥੇ ਬਹੁਤ ਚੀਜ਼ਾਂ ਦੱਸਦੇ ਨੇ ਬੀਜਾਂ ਬਾਰੇ ਜਾਂ ਕੁੱਝ ਹੋਰ ਬਾਰੇ

ਕਈ ਜਾਂਦੇ ਨੇ ਕਈ maximum ਜਾਂਦੇ ਨੀ ਹੈਗੇ ਹਾਂਜੀ ਜਾਂਦੇ ਦੇਖੋ ਥੋਡੀ ਗੱਲ ਵੀ ਸਹੀ ਹੈ ਹੁਣ ਤੁਸੀਂ ਆਪ ਸੋਚੋ ਉੱਥੇ ਉਹਨੇ ਕਰਨ ਕੀ ਜਾਣਾ ਜਾਂ ਕਿਸਾਨਾ ਦੇ ਕੋਲ ਜਮੀਨਾ ਵੀ ਘੱਟ ਨੇ ਜਮੀਨਾ ਜਿਹੜੀਆਂ ਹੈਗੀਆਂ ਉਹ ਹੈਗੀਆਂ ਸਾਰੀ ਜਮੀਨਾ ਦੇ ਦਿੰਦੇ ਨੇ ਠੇਕੇ ਪਰ

ਮੈਂ ਕਈ ਮੈਂ ਕਈ ਕਿਸਾਨ ਮੈਂ ਦੇਖੇ ਨੇ ਆਪਣਾ TV ਤੇ ਜਾਂ ਉਂਝ ਵੀ ਉਹ interview ਰਾਹੀਂ

ਦੇਖਿਆ ਤਾ ਉਹ ਕਹਿੰਦਾ ਮੈਂ ਬਾਹਰ ਜਾਣਾ ਹੀ ਨੀ ਹੈਗਾ

ਤੇਈ ਚੋਵੀ ਸਾਲ ਦਾ ਲੜਕਾ ਹੋਣਾ ਕਹਿੰਦਾ ਬਾਹਰ ਨੀ ਜਾਣਾ ਮੈਂ ਇੱਥੇ ਉਹ ਕਰਦਾ ਸੀ ਆਪਣੀ ਹੱਥੀ ਖੇਤੀ ਕਰਦਾ ਹਾਂ ਬਹੁਤ ਕਰਦੇ ਨੇ ਹੁਣ ਤਾਂ ਦੇਖੋ ਖੇਤੀ ਹੁਣ ਜਿਹੜੀ ਹੈ ਕਈ ਤਰ੍ਹਾਂ ਦੀ ਹੋਣ ਲੱਗ ਗਈ ਜਿਹੜੀ ਫਸਲਾਂ china ਵਗੈਰਾ ਚ ਹੁੰਦੀ ਤੀ ਲੋਕ ਇੱਧਰ ਵੀ ਪੈਦਾ ਕਰਨ ਲੱਗਗੇ ਹੁਣ ਤੁਸੀਂ ਦੇਖਿਆ ਹੋਣਾ ਬਜ਼ਾਰ ਚ ਇੱਕ dragon ਫਲ ਹੁੰਦਾ